ਸਾਡੇ institute ਵਿੱਚ ਵੀ ਆਉਂਦੇ ਸੀ but ਉਹਨਾ ਮੈਨੂੰ ਜਿਹੜੇ job ਲਗਵਾਉਣ ਵਾਲਾ ਹੁੰਦਾ ਹੈ ਨਾ ਜਾਂ

ਉਹੀ ਹੈ ਨਾ ਫ਼ੇਰ ਉਹ ਉਹ ਕਹਿੰਦੇ ਹੋਣੇ ਤੁਸੀਂ three months ਦਾ course ਨੀ ਕੀਤਾ one month ਦਾ ਸਾਰਾ ਕੀਤਾ ਹੈ

ਵੇਸੇ payment ਤੇ ਮੇਰੀ ਛੇ ਮਹੀਨੇ ਦੇ course ਨਾਲ ਵਰਗੀ ਜਿੰਨੀ ਸੀ

or ਮੈਂ even payment ਤਾਂ ਉਹਨੂੰ ਛੇ ਮਹੀਨੇ ਦੇ course ਦੀ ਕੀਤੀ ਹੈ ਕੀਤਾ ਹੋਇਆ

ਕੀ ਹਾਂ job ਤੇ ਹਮਨੇ ਤੋ ਖਾ ਹੀ ਨੀ ਇਹ ਕਹਿੰਦੇ but ਉਹ ਉਹਦੇ ਨਾ ਨਾ ਕਰਦੇ ਕਰਦੇ ਉੱਥੇ ਬੈਠੇ ਬੈਠੇ ਮੈਨੂੰ ਸਾਹਮਣੇ job ਕਾ job ਦੇ interview ਦਾ call ਆਇਆ

ਪਰ technical ਵਿੱਚ ਨਹੀਂ ਲੱਗੀ ਸੀ ਕਿਸੀ ਹੋਰ department ਵਿੱਚ ਲੱਗੀ or ਮੈਂ best of luck ਤੇਰੇ ਵਾਸਤੇ ਕੀ ਹਾਂ ਤੂੰ course ਕਰ finish ਕਰ ਅੱਛੀ ਜਗ੍ਹਾ set ਹੋ ਕਿਤੇ ਚਾਹੇ bank ਵਿੱਚ ਹੋ ਚਾਹੇ ਕਿਸੀ institute ਵਿੱਚ ਲੱਗੇ ਅੱਛੀ ਲੱਗੇ

ਜਿੱਥੇ ਤੇਰਾ ਦਿਲ ਕਰਦਾ ਹੈ ਨਾ ਜਿੱਥੇ ਮਨ ਲੱਗੇ ਉੱਥੇ ਤੂੰ ਏਂ ਨੀ ਜਿਵੇਂ

ਮੈਂ ਉਸ ਥਾਂ ਤੇ ਮਤਲਬ ਉਸ field ਵਿੱਚ ਜੀ ਨਾ ਹੋਵੇ ਜਿੱਥੇ ਜੀ

ਜੀ ਨਾ ਲੱਗੇ ਨਾ ਕੰਮ ਚਲਦਾ ਵੀ ਨੀ

ਹਾਂ ਚਲੇ ਫ਼ੇਰ ਠੀਕ ਹੈ ਫ਼ੇਰ

ਬੀ ਤੂੰ ਉਹਦੀ ਤੂੰ ਦੱਸ ਸਕਦੀ ਆਂ ਕੇ ਕਿਸ ਤਰ੍ਹਾਂ ਉਸਦੀ length ਵਗੈਰਾ ਕਿਵੇਂ ਲੈਣੀ ਪਉਗੀ or ਉਹ princess ਲਾਈਨਾ ਲਈ ਆਪਾਂ ਨੂੰ ਕਿੰਨਾ extra ਲੈਣਾ ਪਾਉਗਾ ਕੱਪੜਾ ਹਨਾ

ਤਾਂ hip ਦੇ ਅਕੋ hip ਤੋਂ ਜਿਹੜਾ ਆਪਾਂ ਦੋ ਢਾਈ ਇੰਚ ਮਾਰਜਨ ਲੀਨੇ ਆਂ ਉਹ ਤੋਂ ਵੀ ਦੋ ਇੰਚ ਜਿਆਦਾ extra ਲੈਲੋ

princess ਲਾਈਨਾ ਜਿਹੜੀਆਂ ਮਤਲਬ ਆਪਾਂ ਨੂੰ ਡਾਟ ਵਗੇਰਾ ਵੀ ਉਹਦੇ ਵਿੱਚ ਕਿਹੜੀਆਂ princess Anne ਦਾ ਬੱਸ ਮਤਲਬ ਜਿਆਦਾ ਵਧੀਆ ਰਹੂਗਾ hello princess ਲਾਈਨਾ ਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਦੀਦੀ ਇੱਕ ਤਾਂ ਮੋਗੇ ਤੋਂ ਆਉਂਦੀਆਂ

customer ਨੇ ਕਿਹੜੀਆਂ ਪਾਉਣੀਆਂ arm hole ਵਾਲੀਆਂ ਪਾਉਣੀਆਂ ਜਾਂ ਦੂਜੀਆਂ ਨਹੀਂ arm hole ਵਾਲੀਆਂ ਹੀ ਪਾਉਣੀਆਂ ਜੇ ਆਪਾਂ arm hole ਵਾਲੀਆਂ ਪਾਵਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਫ਼ੇਰ ਉਹ ਲੈਣਾ ਪਵੇਗਾ ਦੁਵਾਰਾ ah ਕਿਆ ਨਾਮ ਆ ਇਹਦਾ ਜਿਸ ਤਰ੍ਹਾਂ ਆਪਾਂ ਨੂੰ ਉਹਦੇ ਵਿੱਚ ਫ਼ੇਰ ਡਾਟ ਤਾਂ ਨਹੀਂ ਪੈਣਗੇ

according ਹੀ ਆਪਾਂ ਨੇ princess ਲੋਂ ਲੈਣ ਪਾਉਣੀ ਹੈ ਜਿਹੜੀ

ਅੱਛਾ ਠੀਕ ਏ

ਵੀ princess ਲਾਈਨਾ ਦੇ ਨਾਲ ਨਾਲ ਮਤਲਬ ਆਪਾਂ ਨੇ ਪਿੱਛੇ ਮਤਲਬ van ਲਗਾਉਣੀ ਹੋਵੇ ਤਾਂ ਉਹ ਵੀ ਲੱਗਜੇਗੀ ਹਾਂਜੀ

ਹਾਂ front ਆਪਾਂ ਗਲਾ ਬਣਾ ਲਈਏ ਤਾਂ ਮਤਲਬ back ਤੇ ਉਹਨਾਂ ਨੇ van ਲਗਵਾਉਣ ਲਈ ਕਿਹਾ ਹੈਗਾ ਤੇ ਹਨਾ ਉਹ ਵੀ ਲਗਾਉਣੀ

ਹਾਂ ਬਸ ਉਹਦੇ ਤੀਰੇ ਦੇ according ਆ ਵੀ ਜੇ ਉਹਨਾ ਦਾ ਨਾਪ ਵਾਲਾ ਗਲਾ ah ਗੋਲ ਗਲੇ ਆਲਾ ਸੂਟ ਆ ਤਾਂ ਉਹ ਤੋਂ

ਠੀਕ ਹੈ ਠੀਕ ਹੈ ਤੇ ਫ਼ੇਰ ਪਹਿਲਾਂ ਉਹਦੇ

cutting ਲਈ ਪਹਿਲਾਂ ਮਤਲਬ ah ਇਹਦੀਆਂ princess ਲਾਈਨਾ ਹੀ ਮਤਲਬ ਘੇਰਾ ਦੇ according cutting ਕਰਕੇ ਪਹਿਲਾਂ ਲਾਈਨਾ ਹੀ ਪਾਉਣੀਆਂ ਪੈਣਗੀਆਂ princess ਲਾਈਨਾ ਹਨਾ ਹਾਂਜੀ ਫ਼ੇਰ ਉਹਤੋਂ ਬਾਅਦ ਮੋਢਿਆਂ ਦੀ ਕਾਟ ਪਾਇਓ

ਪਿਹਲਾਂ ਪਾ ਕੇ ਉਹਨੂੰ ਜੋੜ ਕੇ ਫੇਰ ਹੀ ਉਹਦੀ cutting ਦੁਬਾਰਾ cutting ਕਰਕੇ ਦੁਬਾਰਾ ਕਰਿਓ arm hole ਦੀ cutting ਮਤਲਬ ਬਾਅਦ ਚ ਹੋਏਗੀ ਫ਼ੇਰ arm hole ਦੀ ਟੀਰੇ ਦੀ ਹਾਂਜੀ

ਫ਼ੇਰ ਉਹ air line ਤਾਂ ਨਹੀ ਜਾਂਦਾ ਜਿਵੇਂ ਆਪਾਂ air line ਚਲਾ ਜਾਂਦਾ princess ਲਾਈਨਾ ਜਿਵੇਂ ਆਪਾਂ ਪਵਾਨੇ ਆਂ

ਨਹੀਂ ਮੈਨੂੰ ਸਿੱਧਾ ਹੀ ਚਾਹੀਦਾ simple ਤਾਂ ਤੁਸੀਂ

ਠੀਕ ਹੈ ਠੀਕ ਹੈ

ਨਾ ਕਿਸੀ ਕੋਲੋਂ ਆਇਆ ਤੇ ਦੂਸਰੀ ਜਿਹੜੀ ਆਪਾਂ ਤੀਰੇ ਤੋਂ ਹੀ ਲੈਣੇ ਆ princess ਲਾਈਨਾ ਉਹ ਮਤਲਬ ਉਹ ਕਿਸ ਤਰ੍ਹਾਂ ਹੋਣਗੀਆਂ ਉਹਦੇ ਵਿੱਚ ਤੀਰਾ ਵੀ extra ਲੈਣਾ ਪੈਂਦਾ ਫ਼ੇਰ hm ਉਹਦੇ ਵਿੱਚ ਤੀਰਾ ਹੀ ਆਪਾਂ ਨੇ ਕੱਟਣਾ ਤੀਰਾ ਬਾਅਦ ਚੋਂ ਪਿਹਲਾਂ ਉਹਨੂੰ ਚੋਰਸ ਨੂੰ ਡਾਟ ਦੇ according ਜਿਹੜੀ center ਆਲੀ ਡਾਟ ਆ

ਕੱਟ ਕੇ princess ਲਾਈਨਾ ਤੀਰਾ ਆਪਾਂ ਨੇ ਬਾਅਦ ਵਿੱਚ ਕੱਟਣਾ ਸੂਟ ਦੇ according ਨਾਪ ਆਲੇ

ਆਪਾਂ ਨੀਚੇ ਤੋਂ ਮਤਲਬ ਜਿਹੜੀ ਆਪਾਂ ਨੀਚੇ ਜਿਹੜੀਆਂ ਡਾਟ ਲੈਣੇ ਆ ਉਹਦੇ according ਆਪਾਂ ਨੇ ਉਹ ah cutting ਕਰਨੀ ਆ princess ਲਾਈਨਾ ਦੀ ਹੈਂ ਹਾਂ center ਅਲੀ ਡਾਟ ਆ ਜਿਹੜੀ fitting ਆਲੀ

ਠੀਕ ਹੈ ਠੀਕ ਹੈ ਉਹਦੇ ਨਾਲ ਫੇਰ ਮਤਲਬ ਫੇਰ ਉਹਦੀ ਅਗਲੀ cutting ਹੋਉਗੀ ਤੇ ਉਹਦੇ ਚ ਆਪਾਂ ਫੇਰ

ਲੈਸ ਲਾ ਦੋ ਕੋਈ ਮਟਰ ਟਾਂਕਾ ਲਾ ਦੋ ਕਿਸੇ ਨੂੰ stitching ah ਕਢਾਈ ਆਉਂਦੀ ਏ ਕੋਈ ਮਟਰ

ਹਾਂ ਹਾਂ ਇਹ ਤਾਂ ਹੈ ਹੀ ਹੈ ਵੈਸੇ ਤਾਂ ਪਹਿਲਾਂ ਤਾਂ ਹੁਣ ਕਾਫੀ ਪਿੱਛੇ ਜੇ ਤਾਂ ਕਾਫੀ ਰਿਵਾਜ਼ ਸੀਗਾ ਇਹਦਾ ਤੇ ਹੁਣ ਦੁਆਰਾ

ਜਦ ਬਣਵਾਉਦਾ ਹਨਾ ਉਹ ਬਣਵਾਈ ਜਾਂਦਾ ਜਿਹਨੇ ਸ਼ੋਂਕ ਹੁੰਦਾ ਏ

ਤਾਂ ਕਰਕੇ ਹੋਰ ਮੈਂ ਤਾਹੀਂ ਮੈਂ ਕਿਹਾ ਚੱਲ ਮੈਂ ਪੁੱਛਾ ਵੀ hm ਕਿਵੇਂ ਹਨਾ ਮੈਂ ਕਿਹਾ ਚੱਲ ਮੈਂ ਪੁੱਛ ਦੀ ਆਂ ਕਮਲ ਨੂੰ ਹਾਂ ਤੇ ਕਮਲ ਫੇਰ ਜੇ

ਉਹਦਾ ਆਪਾਂ ah ਉਹਦਾ ਪੱਟੀ ਵਾਲਾ ਗਲਾ ਤਾਂ ਨੀ ਬਣ ਸਕਦਾ ਵੈਸੇ ਹਨਾ ਬਣ ਜਾਂਦਾ ਦੀਦੀ ਜਿਵੇਂ ਬਣਾ ਕਈ

ਕਈ customer ਅੜੇ ਹੀ ਜਾਂਦੇ ਨੇ ਕੇ ਸਾਨੂੰ ਚਾਹੀਦਾ ਹੀ ਪੱਟੀ ਆਲਾ ਹਾਂ ਇਹ ਤਾਂ ਹੈ ਫੇਰ ਉਹਦੀ princess

center ਲੈ ਕੇ ਤਾਂ ਉਹਦੀ cutting ਹੁੰਦੀ ਹੋਣੀ ਏ ਹਨਾ

ਠੀਕ ਆ ਠੀਕ ਏ ਠੀਕ ਏ

ਚਲੋ ਮੈਂ ਦੇਖੁਗੀ ਮੈਂ ਨਾ ਮੇਰੇ ਕੋਲ ਆਇਆ ਹੋਇਆ ਸੀ ਕਿਸੇ ਦਾ ਹੁਣ ਵੈਸੇ ਜੇ ਜਿਹਦਾ ਮੇਰੇ ਕੋਲ ਆਇਆ ਹੋਇਆ ਉਹਦੀ ਸਮਝਲਾਂ ਵੀਹ ਆਪਾਂ ਵੀਹ ਉਹਦਾ ਘੇਰਾ ਏ ਫੇਰ ਉਹਦਾ ਆਪਾਂ ਨੂੰ ਕਿੰਨਾ ਲੈਣਾ ਚਾਹੀਦਾ ah ਮਤਲਬ ਆਪਾਂ ਨੂੰ ਘੇਰਾ ਉਹਦਾ

ਤਾਂ ਤਰਪਾਈ ਨੂੰ ਚਾਰ ਇੰਚ ਤਾਂ ਤਰਪਾਈ ਨੂੰ ਹੀ ਹੋਗਿਆ

ਦੋ ਇੰਚ ਉਹ ਤੋਂ ਬਾਅਦ extra ਲੈਣਾ princess ਲਾਈਨਾ ਕਰਕੇ

center ਵਿੱਚ ਆਪਾਂ ਨੇ ਕੋਈ ਵੀ ਪਾਈਪਿੰਨ ਜਾਂ ਕਡਾ ਉਹ ਲੈਸ ਪਾ ਕੇ

ਹਾਂ ਹਾਂ ਠੀਕ ਹੈ ਠੀਕ ਹੈ ਤਾਹੀਂ ਮੈਂ ਨਾ ਮੈਂ ਨਾ confuse ਜੀ ਹੋ ਰਹੀ ਸੀ ਮੈਂ ਕਿਹਾ ਇਹਦੀ ਫੇਰ ਕਿੰਨਾ extra ਲੈਣਾ ਚਾਹਿਦਾ ਹੈਗਾ ਤਾਂ ਮੈਂ ਕਿਹਾ ਚੱਲ ਮੈਂ ਪੁੱਛ ਦੀ ਆਂ